ਸ਼ੈਲਜਾ ਨੀ ਦੀਦੀ ਹੈਂ

ਦੇਖਿਆ ਨੀ ਸਭ ਤੋਂ ਪਹਿਲਾਂ ਤਾਂ ਮੈਂ ਹੀਂ ਦੇਖਿਆ

ਹਾਂ ਹੈਗੀ ਆ, ਭੇਜਦੂਗੀ ਤੈ ਮੈਨੂੰ ਦਿਖਾਈ ਨੀ, ਮੈਨੇ ਨੇਹਾ ਦੀ ਮੈਂ ਦੇਖੀ ਸੀਗੀ ਤੂੰ ਪਾਈ ਸੀਗੀ ਨਾ ਆਹ ਤਾਂ ਮੈਂ ਦੇਖੀ ਸੀਗੀ ਉਹਦੀ ਨੀ ਦੇਖੀ ਮੈਂ ਸ਼ੈਲਜਾ ਦੀ ਓਹ, ਨੀਰਜਾ ਮੇਰੇ ਨਾਲ਼ ਹੈਗੀ ਐ

ਨੀਲਮ ਜਾਣਦੀ ਐ ਤੂੰ ਕੰਪਿਊਟਰ ਆਲੀ ਕੰਪਿਊਟਰ ਆਲੀ, ਕੰਪਿਊਟਰ ਮੈਂ ਰੱਖਿਆ ਵੀ ਨਸ ਤਾਂ ਮੈਨੂੰ ਕੀ ਪਤਾ ਹੋਣਾ ਯਾਰ ਜਿਹੜੀਆਂ ਤਿੰਨ ਭੈਣਾਂ ਯਾਰ ਅਸੀਂ ਕੱਠੇ ਈ ਰਹਿੰਦੇ ਹੁੰਦੇ ਤੇ ਸ਼ੈਲਜਾ ਹੁਣਈ ਵੀ ਨਾਲ਼ ਈ ਹੁੰਦੀਆਂ ਤੀਆ ਨੀਲਮ ਜੋਤੀ ਹੁੰਦੀਆਂ ਤਾਂ ਜਿਹੜੀਆਂ ਯਾਰ ਮੂਹ ਮੂਹ ਦੇ ਆ ਬਾਏ ਓਦਾ ਤਾਂ ਉਤੇ ਸ਼ਕਲ ਯਾਦ ਹੋਣੀ ਪਰ ਉਦਾ ਨਾਮ ਨੀ ਯਾਦ ਹਮ ਹੋਣਾ ਮੇਰਾ ਉਹਦੇ ਦੋ ਮੁੰਡੇ ਮੁੰਡੇ ਤੇ ਯਾਰ ਉਹਨਾਂ ਵਿੱਚੋਂ ਇੱਕ ਮੁੰਡੇ ਨੇ ਉਹ ਕਰਲੀ ਤੀ ਸੁਸਏਡ ਕਰਲੀ ਤੀ ਓਹ ਕੁੜੀ ਕਰਕੇ, ਮੈਨੂੰ ਨਾਮ ਭੁੱਲ ਗਿਆ ਹੁਣ ਉਹਦਾ ਯਾਦ ਸੀਗਾ ਮੈਨੂੰ ਹੁਣੇ ਭੁੱਲਿਆ ਨੀ ਉਹ ਮੁੰਡੇ ਜਿਹੜਾ ਮੁੰਡਾ ਮਰਗਿਆ ਥਾ ਆਤਮ ਹੱਤਿਆ ਕਰਲੀ ਤੀ ਉਹਨੇ ਹਮ ਹੈਂ ਉਹਦੀ ਫ਼ੋਟੋ ਹੈਗੀ ਤੇਰੇ ਕੋਲ ਬਾਦ ਚੋਂ ਪਤਾ ਲੱਗਿਆ ਤਾਂ ਕਹਿੰਦੀ ਕਹਿੰਦੇ ਘੱਟ ਨੰਬਰ ਕਰਕੇ ਜਦਕਿ ਉਹਦਾ ਨਾ ਉਹਦੇ ਨਾਲ ਚੱਕਰ ਚੱਲਦਾ ਤਾ ਕੁੜੀ ਨਾਲ਼

ਉਹ ਏਹ ਕਹਿੰਦਾ ਥਾ ਏਨਾਂ ਨੀ ਮੈਨੂੰ ਪਤਾ ਪਰ ਮੈਨੂੰ ਏਨਾ ਪਤਾ ਵੀ ਉਹਦਾ ਨਾ ਚੱਕਰ ਸੀਗਾ ਕੁੜੀ ਨਾਲ਼ ਮੈਨੂੰ ਨਾਲ਼ ਭੁੱਲਗਿਆ ਮੈਨੂੰ ਯਾਦ ਥਾ ਥੋੜੇ ਦਿਨ ਪਹਿ, ਹੁਣੇ ਭੁੱਲਿਆ ਮੈਨੂੰ ਨਾਮ ਉਹਦਾ ਸਿਮਰਨ ਪਤਾ ਨੀ ਕੀ ਨਾਮ ਉਹਦਾ ਜਦ ਪਹਿਲਾਂ ਦਿਨ ਕਲਾਸ ਚ ਗਏ ਥੇ ਪਹਿਲਾਂ ਮੈਂ ਸਾਰੇ ਮੁੰਡੇ ਦੇਖ ਕੇ ਨਾ, ਸਾਰੇ ਮੁੰਡੇ ਦੇਖ ਕੇ ਹੈਂ ਉਹ ਮੁੰਡਾ ਬੜਾ ਮੈਨੂੰ ਮਤਲਬ ਕੀ ਉਹਦਾ ਉਹਦੇ ਡੈਡੀ ਦਾ ਆਪਣਾ ਬਿਜ਼ਨਸ ਥਾ ਕਾਸੀ ਚੀਜ਼ ਦਾ ਏਹ ਨੀ ਮੈਨੂੰ ਪਤਾ ਪਰ ਮੈਨੂੰ ਏਨਾਂ ਪਤਾ ਕਿ ਉਹ ਮੁੰਡਾ ਚੱਲ ਠੀਕ ਈ ਥਾ ਉਦਾ ਪੜਨ ਨੂੰ

ਕਹਿੰਦੇ ਬਾਦ ਵਿੱਚ ਜਦੋਂ ਪਤਾ ਲੱਗਿਆ ਨਾ ਅਸੀਂ ਕਿਆ ਸਾਨੂੰ ਉਹਨੇ ਆਤਮ ਹੱਤਿਆ ਕਰਤੀ ਸਾਨੂੰ ਤਾਂ ਪਤਾ ਨੀ ਲੱਗਿਆ, ਕਹਿੰਦੇ ਕਿਆ ਕਹਿੰਦੇ ਹੁੰਦੇ ਉਹਦੇ ਘੱਟ ਨੰਬਰ ਆਏ ਤੇ ਤਾਂ ਕਰਕੇ ਕੀਤੀ ਵੀ ਦੱਸ, ਸਿਰਫ਼ ਥੋੜੇ ਜਹੇ ਘੱਟ ਆਏ ਤੇ ਜਾਦਾ ਘੱਟ ਵੀ ਨੀ ਤੇ ਨੰਬਰ ਉਹਦੇ ਲੈ ਇਦਾਂ ਤਾਂ ਮੇਰੇ ਤਾਂ ਜਮੀ ਘੱਟ ਤੇ ਫੇਰ ਤਾਂ ਮੈਂ ਮਰ ਈ ਜਾਂਦੀ ਹਮ ਹੋਰ ਤਾਂ ਮੇਰੇ ਤਾਂ ਆਪ ਘੱਟ ਐ ਮੇਰੇ ਕਿਹੜੇ ਬਹੁਤ ਸੋਹਣੇ ਐ ਨੰਬਰ ਕਿਤੇ ਗਿਣ ਕੇ ਪੰਜਾਹ ਗੇ ਪੰਜਾਹ ਬਣਿਆ ਕਰਦੇ ਤੇ ਮੇਰੇ ਤੇਰੇ ਪੰਜਾਹ ਤਾਂ ਬਣਗੇ ਮੇਰੇ ਪੰਜਾਹ ਵੀ ਨੀ ਬਣੇ ਵੇ ਮੈਂ ਪਰਾਵਾਂ ਮੈਂ ਮੈਂ ਇਸ ਪੈ BA ਚੋਂ ਤਾਂ ਮੈਂ ਬਿਲਕੁਲ ਓਹ ਐ ਮੇਰਾ ਤਾਂ ਰੂਹ ਈ ਨੀ ਐ, ਮੈਂ ਕਿਸੇ ਨੂੰ ਦਿਖਾਉਂਦੀ ਨੀ ਉਹ ਵਾਲਾ ਸਰਟੀਫਿਕੇਟ ਮੈਂ ਕਿਹੜਾ ਦਿਖਾਂਦੀ ਐ ਮੈਨੀ ਦਿਖਾਂਦੀ ਹਮ ਮੈਂ ਸਿੱਧੀ ਗੱਲ ਦੱਸਾਂ ਮੈਂ ਅੜੀਏ ਪਤਾ ਨੀ ਕਿੱਦਾਂ ਜਦਕਿ ਅਸੀਂ ਏਨਾਂ ਕੀਤਾ ਥਾ ਉਹਨਾਂ ਨੇ ਨੰਬਰ ਪਤਾ ਨੀ ਸਾਡੇ ਕਿਸ ਹਿਸਾਬ ਨਾਲ਼ ਲਾਏ, ਉੱਪਰ ਤੇ ਕੁਛ ਪੜਾਉਂਦੇ ਹੈਨੀ ਸਭ ਅਸੀਂ ਆਪਣੇ ਸਿਰ ਤੋਂ ਕੀਤਾ ਤਾ ਮੈਨੂੰ ਦੱਸਿਆ ਤਾਂ ਮੈਂ ਕਿਹਾ ਫਿਰ ਆ ਦਵਾਰਾਂ ਉਹ ਕਰਨੇ ਨੂੰ ਭਰ ਦੇਵਾ ਮੈਂ ਕਿਆ ਕਿਆ ਹੁੰਦਾ ਨਾਮ ਜਿਹਾ ਯਾਰ ਈਦਾ, ਹੁਣ ਮੈਂ ਕਾਦਏ ਚ ਬੋਲਾਂ ਫਿਰ ਬਾਦ ਚ ਦੱਸੂਗੀ ਕਿਆ ਕਰਨਾ ਤਾ ਮੈਂ ਹੈਂ ਫੇਰ ਮੈਂ ਕਿਆ ਛੱਡ ਪਤਾ ਕਾਹਨੂੰ ਮੈਂ ਐ ਕਰਨਾ ਹਮ ਮੈਂ ਕਿਹਾ ਜਿੰਨੇ ਆਗੇ ਠੀਕ ਐ, ਲੈਲੋ ਪਰਾ ਮੈਂ ਪਹਿਲਾਂ PGDCA ਕਹਿੰਦੀ ਤੀ ਫਿਰ ਮੈਂ ਤਾਂਹੀਂ ਨੀ ਕੀਤੀ ਆਹ

ਚੱਲ ਫਿਰ ਨੇਹਾ ਦਾ ਤਾਂ ਮੈਂ ਵਿਆਹ ਤੇ ਬਾਦ, ਕਿੰਨੀ ਵਾਰ ਮਿਲ ਲੀ ਵੀ ਓਹਨੂੰ ਮੈਂ ਹਮ ਹਾਂ ਇੱਕ ਵਾਰ

ਕੁੜੀ ਐ ਕਿ ਮੁੰਡਾ ਐ ਉਹਦੇ

ਯਾਰ ਸਾਰੀਆਂ ਦੇ ਹਾਲ ਇਦਾਂ ਦੇ ਐ ਮੈਨੂੰ ਤਾਂ ਆਪਣਾ ਡਰ ਲੱਗਿਆ ਕਰਦਾ ਹੁਣ ਹੈਂ, ਇਹਨੂੰ ਨੇਹਾ ਨੂੰ ਮੋਟਾ ਜਿਹਾ ਮਿਲਗਿਆ, ਉਹਨੂੰ ਏਡਾ ਦਾ ਬੁਸ਼ ਜਿਹਾ ਮਿਲ ਗਿਆ ਪਤਾ ਨੀ ਸਾਡਾ ਕਿਆ ਹੋਣਾ ਨਹੀਂ ਅੜੀਏ ਉਦਾ ਬਿੰਦੂ ਆਲਾ ਸੋਹਣਾ ਐ ਕਿਆ ਕਹਿੰਦੇ ਹੁੰਦੇ ਇਹਦਾ, ਕਿਆ ਕਹਿੰਦੇ ਹੁੰਦੇ ਯਾਰ, ਕਿਹਦਾ ਨਾਮ ਲਿਆ ਤਾ ਮੈਂ ਤੇਨੂੰ ਨੀਲਮ ਦਾ ਨੀਲਮ ਦਾ ਘਰਵਾਲਾ ਬੜਾ ਸੋਹਣਾ ਸ਼ਿਤਜ ਐ ਉਹਦਾ ਨਾਮ ਸਾਰਿਕਾ ਦਾ ਵੀ ਸੋਹਣਾ ਐ ਸਾਰਿਕਾ ਦਾ ਤਾਂ ਸਾਰਿਕਾ ਸਾਹਮਣੇ ਚੋਟਾ ਜਿਹਾ ਲੱਗਦਾ ਯਾਰ, ਸਾਰਿਕਾ ਦਾ ਮੂਹ ਲਬਾ ਲਬਾ ਐ ਨਾ ਉਹਦਾ ਮੁੰਡੇ ਦਾ ਮੂਹ ਗੋਲ ਗੋਲ ਐ ਆਹੋ ਆਹੋ ਸਾਰਿਕਾ ਦਾ ਘਰਆਲਾ ਦੇਖਿਆ ਤਾ ਮੈਂ ਤੂੰ ਹੀਂ ਭੇਜੀ ਤੀ ਫ਼ੋਟੋ ਮੈਨੂੰ ਹਾਂ, ਦੇਖਿਆ ਤਾ ਸੋਹਣਾ ਐ ਉਹਦੇ ਨਾਲੋਂ ਆਹ ਸਾਰਿਕਾ ਸਾਰਿਕਾ ਆਹੋ ਸੋਹਣਾ ਐ ਸਾਰਿਕਾ ਨੇ ਤਾਂ MA ਓਹ ਕੀਤੀ ਵੀ, ਕਿਆ ਕਹਿੰਦੇ ਹੁੰਦੇ ਉਹਦੇ ਵਿੱਚ

ਹੈਂ ਆਹ ਚੱਲ ਫਿਰ ਮੇਰੇ ਹਿਸਾਬ ਨਾਲ਼ B. Ed ਕਰਲੀ ਹੁਣਈ ਹੈਂ B. Ed ਵੀ ਕਰਲੀ ਹੋਣੀ ਕਿਆ ਪਤਾ ਹੁੰਦਾ ਉਹਦੇ ਉਦੇ ਸਾਰਿਕਾ ਦੇ ਮੁੰਡਾ ਹੋਇਆ ਵਾਂ ਰੱਬ ਜਾਣੇ ਉਹਦੇ ਐ ਏਕਤਾ ਦਾ ਐ ਮੁੰਡਾ

ਏਕਤਾ ਦਾ ਘਰਵਾਲਾ ਗੰਜਾ ਗੰਜਾ ਜਿਹਾ ਐ ਹੈਨਾ ਆਹੋ ਸਾਰਿਕਾ ਦਾ ਹਜੇ ਮੁੰਡਾ ਹੁਣੇ ਹੋਇਆ

ਨਹੀਂ ਸਾਰਿਕਾ ਦੇ ਮੁੰਡੇ ਦਾ ਨੀ ਮੈਨੂੰ ਪਤਾ ਪਰ ਉਹਦਾ ਏਕਤਾ ਦਾ ਪਤਾ ਐ ਮੈਨੂੰ ਏਕਤਾ ਦਾ ਤਾਂ ਹੈਗਾ ਐ, ਏਕਤਾ ਤਾਂ ਮੇਰੇ ਨਾਲ਼ ਹਲੇ ਵੀ ਵਟਸਐਪ ਤੇ ਹੈਗੀ ਐ ਹੈਂ ਏਕਤਾ ਤਾਂ ਮੇਰੇ ਨਾਲ਼ ਵਟਸਐਪ ਪਰ ਹੈਗੀ ਐ ਏਕਤਾ ਦਾ ਕਿਆ ਹੈਗਾ ਤੇਰੇ ਕੋਲ ਸਾਰੇ ਛੱਡ ਸਾਰੇ ਛੱਡ ਤੇਨੂੰ ਹਰਮੀਤ ਯਾਦ ਉਹ ਜਿਹੜੀ ਬਿੱਲੀਆਂ ਬਿੱਲੀਆਂ ਅੱਖਾਂ ਆਲੀ ਗੋਰੀ ਗੋਰੀ ਆਹ ਉਹਦਾ ਘਰਆਲਾ ਦੇਖਿਆ ਤੈ ਨਾ ਮੈਨੀ ਦੇਖਿਆ ਤੇ ਕਹਿਣਾ ਤੇ ਕਹਿਣਾ, ਤੇਨੂੰ ਮੈਂ ਸਿੱਧੀ ਗੱਲ ਦੱਸਾਂ, ਤੇਨੂੰ ਮੈਂ ਫ਼ੋਟੋ ਖਿੱਚ ਕੇ ਭੇਜਾ ਨਾ ਮੁੰਡੇ ਦੀ ਓ ਉਹਦੇ ਘਰਆਲੇ ਦੀ ਤੈ ਕਹਿਣਾ

ਯਾਰ ਜੇ ਉਹਨੇ ਕਿਤੇ ਸਾਰੀਆਂ ਨੇ ਸੁਣ ਲਈਆ ਨਾ ਸਾਡੀਆ ਗੱਲਾਂ ਬਾਤਾਂ ਉਹਨਾਂ ਨੇ ਕਹਿਣਾ ਮਰਜਣੀਆਂ, ਆਪਣੇ ਤਾਂ ਵਿਆਹ ਹੋਇਆ ਨੀ ਕਰਦੇ ਸਾਡਿਆ ਦੇ ਦੇਖੀ ਕਿੱਦਾਂ ਨਕਸ਼ੇ ਬਨਾਣ ਲੱਗੀਆ ਵਾਂ ਏਹ ਕਦੇ ਖੁਸ਼ੀ ਕਦੇ ਗਮ ਚ ਜਿਦਾਂ ਉਹ ਨੀ ਸੀਗੀ ਕਰੀਨਾ ਕਪੂਰ ਜੀਰੋ ਇੱਕ ਅਸੀਂ ਵੀ ਏਦਾ ਸਾਰਿਆ ਨੂੰ ਦਇਆ ਕਰਦੀਆਂ ਨੰਬਰ

ਹਾਏ ਹਾਏ ਹਾਂ

ਆਹੋ ਜਿਹੜੀ ਮੈਂ ਦੇਖੀ ਐ ਇੱਕ ਵੀਡੀਓ ਉਹ ਮੋਟੂ ਜਿਹਾ ਉਹਦੇ ਨਾਲ਼ ਲਟਕਿਆ ਰਹਿੰਦਾ ਜਦ ਮਰਜ਼ੀ ਦੇਖੋ ਨਹੀਂ ਇੱਕ ਹਾਂ ਉਦਾ ਦਾ ਈ ਐ ਉਹ ਭਈ ਕਦਮੀ ਗੱਲ ਐ ਯਾਰ ਸਾਰਿਕਾ ਉਹਦੇ ਸਾਹਮਣੇ ਅਕਟਰਨੀ ਲੱਗਦੀ ਕਿਆ ਉਹਦਾ ਨਾਮ ਹਰਮੀਤ ਤੇਨੂੰ ਮੈਂ ਉਹਦਾ ਤੇਨੂੰ ਸੱਚੀ ਗੱਲ ਐ ਮੇਰੇ ਨਾਲ਼ ਐਡ ਐ ਉਦੇ ਪਰ ਫੇਸਬੂਕ ਪਰ ਤੇਨੂੰ ਮੈਂ ਦੱਸਦੀ ਆ ਕਸਮੀ ਗੱਲ ਐ ਯਾਰ ਮੈਂ ਤਾਂ ਉਹਨੂੰ ਜਦ ਮੈਂ ਪਹਿਲੀ ਵਾਰ ਦੇਖਿਆ ਨਾ ਹਮ ਤੈ ਕਹਿਣਾ ਮੈਂ ਹਿੱਲ ਗਈ ਹਰਮੀਤ ਸਾਰਿਆ ਨਾਲ਼ ਤੇ ਸੋਹਣੀ ਤੀ ਬਿੰਦੂ ਦਾ ਘਰਆਲਾ ਕਿੱਦਾਂ ਦਾ ਐ

ਨਾ ਆ ਮੈਨੀ ਦੇਖਿਆ ਤੈ ਕਦ ਫ਼ੋਟੋ ਪਾਈ ਮੈਂ ਫ਼ੋਟੋ ਵੀ ਨੀ ਦੇਖੀ ਨਹੀਂ ਅੜੀਏ ਤੇਨੂੰ ਨੀ ਪਈ ਮੈਨੂੰ ਲੱਗਦਾ ਮੈਂ ਬਾਕੀਆਂ ਨੂੰ ਪਾਤੀ ਤੂੰ ਰਹਿਗੀ, ਮੈਂ ਕਿਆ ਤੈ ਦੇਖਲਿਆ ਹੋਣਾ ਨਹੀਂ ਮੈਨੀ ਦੇਖਿਆ, ਮੈਨੂੰ ਕਿਹੜਾ ਬੁਲਾਇਆ ਤਾ ਉਹਨੇ ਬੁਲਾਇਆ ਤਾਂ ਕਿਸੇ ਨੂੰ ਵੀ ਨਾ ਤਾ ਮੈਨੂੰ ਤਾਂ ਸੁਨੇਹਾ ਲਾਇਆ ਉਹਨੇ

ਹਾਂ ਵਟਸਐਪ ਪਰ ਹੈਗੀ ਐ ਮੇਰੇ ਨਾਲ਼ ਅੱਛਾ ਤਾਂਹੀਂ ਕਰਕੇ ਇੰਸਟਾਗ੍ਰਾਮ ਪਰ ਉਹਦਾ ਭਾਈ ਹੈਗਾ ਮੇਰੇ ਨਾਲ਼, ਕਿਹੜਾ ਐ ਉਹ ਜਿਹੜਾ ਸਾਡੇ ਨਾਲ਼ ਪੜਦਾ ਹੁੰਦਾ ਤਾ ਆਹੋ ਚਾਇਨੀਸ ਜਿਹਾ ਕਿਆ ਉਹਦਾ ਨਾਮ ਅਜੇ

ਹਾਂ ਏ ਤੇਨੂੰ ਚੇਤਾ ਇੱਕ ਸਾਡੇ ਨਾਲ਼ ਮੁੰਡਾ ਹੁੰਦਾ ਤਾਂ ਸਾਡੇ ਨਾਲ਼ ਸੁ ਦਾ ਸੁ ਦਾ

ਦਾ ਕਿਆ ਥਾ ਉਹਦਾ ਨਾਮ ਸਰਸੂ ਦਾ ਸੀ ਮੁੰਡਾ ਅਮਨਾਂ ਦਾ ਮੁੰਡਾ ਨੀ ਯਾਰ, ਕਿਆ ਨਾਮ ਉਹਦਾ ਹੁਣ ਨਾਮ ਨੀ ਮੈਨੂੰ ਹੁਣ ਯਾਦ ਆਉਂਦਾ ਉਹਦਾ ਪਤਾ ਨੀ ਇੱਕ ਯਾਰ ਜਿਹਦਾ ਸਾਡੇ ਕੋਲੇਜ ਵਿੱਚ ਇੱਕ ਉਹ ਹੁੰਦਾ ਤਾ ਕਿਆ ਯਾਰ ਐ ਬੀ ਪੀ ਬੀ, ਐ ਬੀ ਪੀ ਬੀ ਉਹ ਜਿਹੜੇ ਸੀਗੀ ਹਮ ਉਹਦਾ ਜਿਹੜਾ ਹੈਂਡ ਸੀਗਾ ਉਹਦਾ ਪ੍ਰਿੰਸ ਪ੍ਰਿੰਸ ਪ੍ਰਿੰਸ ਥਾ ਉਹਦਾ ਨਾ ਹਾਂ ਹੋਣਾ ਹੋਣਾ ਇੱਕ ਯਾਰ ਬੜਾ ਸੋਹਣਾ ਜਿਹਾ ਗਾ ਨਾ

ਇੱਕ ਤਾਂ ਬੜਾ ਸੋਹਣਾ ਸੋਹਣਾ ਜਿਹਾ ਥਾ ਜਦ ਮੈਂ ਪਹਿਲੀ ਵਾਰ ਗਈ ਥੀ ਆਹ ਯਾਰ ਜਦੋਂ ਉਹ ਜਿੱਤ ਗੇ ਤੇ, ਇਹਨਾਂ ਨੇ ਡੀਜੇ ਲਾਇਆ ਤਾ ਓਥੇ ਛੁੱਟੀ ਕਰਤੀ ਤੀ, ਕਲਾਸਾਂ ਚ ਫੇਰ, ਕਲਾਸਾਂ ਚੋਂ ਨਠਾ ਦਿੱਤਾ ਤਾਂ ਬਾਹਰ ਸਾਨੂੰ ਯਾਰ ਉਸ ਟੈਮ ਮਜ਼ੇ ਬੜੇ ਕਿਤੇ ਪਰ ਉਸ ਟੈਮ ਸਾਨੂੰ ਏਹ ਪਤਾ ਨੀ ਹੁੰਦਾ ਤਾ ਕੀ ਮਜ਼ੇ ਏਦਾਂ ਦੇ ਹੁੰਦੇ ਅਸੀਂ ਸਾਰਾ ਏਦੇ ਈ ਗਾਲਤਾਂ ਸਾਨੂ ਉੱਥੇ ਛੁੱਟੀ ਹੋਈ, ਚੁੱਪ ਕਰਕੇ, ਫਟਾ ਫੱਟ ਉੱਥੇ ਬਸ ਸਟੈੰਡ ਜਾਕੇ ਖੜੇ ਹੋਗੇ, ਬਸ ਬਸ ਲੈਣੀ ਘਰ ਨੂੰ ਦੌੜ ਨਾ ਹਮ ਏਹ ਨੀ ਕੀਤਾ ਕੀ ਅਸੀਂ ਵੀ ਓਹ ਕਰੀਏ ਅਸੀਂ ਵੀ ਨੱਚੀਏ ਗਾਈਏ ਨਾ

ਲੋਕ ਆਪਨੀ ਕੋਲੇਜ ਕੋਲੇਜ ਦੇ ਵਿੱਚ ਕਿੰਨਾ ਕੁਸ਼ ਕਰਦੇ ਐ ਕੀ

ਜਦ ਮੈਂ ਕੋਲੇਜ ਗਈ ਥੀ ਪਹਿਲੀ ਵਾਰ, ਮੇਰਾ ਫ਼ਾਰਮ ਫ਼ਾਰਮ ਭਰਨ ਲੱਗਿਆ ਤਾ ਮੁੰਡਾ, ਮੁੰਡੇ ਦਾ ਨਾਮ ਤਾ ਯਾਰ ਬੜਾ ਸੋਹਣਾ ਤਾ ਮੁੰਡਾ ਜੇ ਤੂੰ ਉਹਨੂੰ ਦੇਖਦੀ ਨਾ ਮੈਨੂੰ ਪਹਿਲੀ ਵਾਰ ਓਹਨੂੰ ਦੇਖ ਕੇ ਓਹਨੂੰ ਏਨਾਂ ਆ ਗਿਆ ਤਾ ਮੈਂ ਕਿਹਾ ਹਾਏ ਕਿੰਨਾ ਸੋਹਣਾ ਐ ਹੈਆ ਆ, ਪਹਿਲੀ ਵਾਰ ਦੇਖ ਕੇ ਐ ਹੈ ਐ ਹੈ ਨੰਬਰ ਲੈ ਲੈਂਦੀ ਫਿਰ ਉਹਦਾ ਆਹੋ ਨਾਲ਼ ਮੇਰੇ ਅੰਕਲ ਗਿਆ ਵਾਂ ਤਾ ਉਹਨੇ ਮੈਨੂੰ ਪਹਿਲੇ ਪਹਿਲੇ ਉਹਦੇ ਨਾਲ਼ ਬੈਠਣ ਦੇਤਾਂ ਕਦੇ ਕਹਿੰਦੀ ਸੋਹਣਾ ਈ ਬੜਾ ਤਾ ਕਦੀ ਕਹਿੰਦੀ ਅੰਕਲ ਜਿਹਾ ਤੇਰਾ ਵੀ

ਕੱਟ ਹੁਣ ਹੋਗਿਆ ਟਾਈਮ ਦੇਖਲੇ ਓਧਰ ਮਮਤਾ ਦੀ ਮੂਰਤ, ਬੀਬੀ ਭਾਨੀ ਸਿੱਖ ਜਗਤ ਵਿੱਚ ਬੀਬੀ ਭਾਨੀ ਦਾ ਨਾਮ ਬੜੇ ਮਾਣ ਸਤਿਕਾਰ ਨਾਲ ਲਿਆ ਜਾਂਦਾ ਹੈ। ਕਿਉਂਕਿ ਬੀਬੀ ਭਾਨੀ ਜੀ ਮਮਤਾ ਦੀ ਮੂਰਤ ਸਨ। ਉਹ ਗੁਰੂ ਅਮਰਦਾਸ ਜੀ ਦੀ ਪੁੱਤਰੀ ਸਨ। ਉਹਨਾ ਦਾ ਜਨਮ ਉਹਨਾ ਦਾ ਵਿਆਹ ਭਾਈ ਜੇਠਾ ਨਾਲ ਹੋਇਆ। ਉਹਨਾ ਦੀ ਕੁੱਖੋਂ ਗੁਰੂ ਅਰਜਨ ਦੇਵ ਜੀ ਵਰਗੇ ਅਨਮੋਲ ਰਤਨ ਨੇ ਜਨਮ ਲਿਆ। ਉਸ ਸਮੇਂ ਗੁਰੂ ਅਮਰਦਾਸ ਜੀ ਗੋਇੰਦਵਾਲ ਵਿਖੇ ਰਹਿੰਦੇ ਸਨ। ਉਹਨਾ ਦੇ ਦੋ ਸਪੁੱਤਰ ਅਤੇ ਦੋ ਸਪੁੱਤਰੀਆਂ ਸਨ। ਉਹਨਾ ਵਿੱਚੋਂ ਬੀਬੀ ਭਾਨੀ ਬਚਪਨ ਤੋਂ ਹੀ ਹੋਣਹਾਰ ਅਤੇ ਹੁਨਰ ਨਾਲ ਭਰਪੂਰ ਸਨ। ਉਹ ਆਪਣੇ ਪਿਤਾ ਜੀ ਦੀ ਹਰ ਆਗਿਆ ਦਾ ਪਾਲਣ ਕਰਦੇ ਸਨ। ਉਹਨਾ ਦੀ ਸਿੱਖਿਆ ਅਨੁਸਾਰ ਚੱਲਦੇ ਸਨ। ਉਸ ਵੇਲੇ ਗੋਇੰਦਵਾਲ ਵਿ ਸਾਹਿਬ ਵਿਖੇ ਸੇਵਾ ਦੇ ਬਹੁਤ ਸਾਰੇ ਕੰਮ ਚੱਲ ਰਹੇ ਸਨ। ਗੁਰੂ ਜੀ ਨੇ ਸੰਗਤਾਂ ਵਾਸਤੇ ਇੱਕ ਬਾਊਲੀ ਦਾ ਕੰਮ ਵੀ ਸ਼ੁਰੂ ਕੀਤਾ ਸੀ। ਬਾਊਲੀ ਦੀ ਸੇਵਾ ਦਿਨ ਰਾਹ ਚੱਲ ਰਹੀ ਸੀ। ਬੀਬੀ ਭਾਨੀ ਜੀ ਬਾਊਲੀ ਦੀ ਸੇਵਾ ਵਿੱਚ ਆਪਣਾ ਪੂਰਾ ਯੋਗਦਾਨ ਪਾ ਰਹੇ ਸਨ। ਦੂਰ ਦੂਰ ਤੋਂ ਸੰਗਤਾਂ ਆ ਕੇ ਬਾਊਲੀ ਦੀਆਂ ਸੇਵਾ ਕਰ ਰਹੀਆਂ ਸਨ। ਉਹਨਾ ਸੰਗਤਾਂ ਵਿੱਚ ਜੇਠਾ ਨਾਂ ਦਾ ਇੱਕ ਗੱਭਰੂ ਸੀ। ਉਹ ਬਹੁਤ ਸੋਹਣਾ ਸੁਨੱਖਾ ਗੱਭਰੂ ਸੀ।

ਆਪਣੀ ਇਸ ਲੜਕੀ ਵਾਸਤੇ ਯੋਗ ਵਰ ਦੀ ਤਲਾਸ਼ ਕਰ ਰਹੇ ਸਨ। ਗੁਰੂ ਜੀ ਉਸ ਗੱਭਰੂ ਨੂੰ ਵੇਖਦੇ, ਉਸ ਵਿੱਚ, ਉਹਨਾ ਨੂੰ ਆਪਣੀ ਧੀ ਬੀਬੀ ਭਾਨੀ ਦਾ ਅਸ਼ਕ ਨਜ਼ਰੀ ਪੈਂਦਾ। ਉਹਨਾ ਨੂੰ ਲੱਗਾ ਕਿ ਇਹ ਗੱਭਰੂ ਹੋਰ ਯੋਗ ਵਰ ਹੈ, ਉਹਨਾ ਦੀ ਧੀ ਵਾਸਤੇ ਨਹੀਂ ਹੋ ਸਕਦਾ। ਕਿਉਂਕਿ ਉਹ ਸੋਹਣਿਆਂ ਵਿੱਚੋਂ ਸੋਹਣਾ ਅਤੇ ਗੁਣਾਂ ਨਾਲ ਭਰਪੂਰ ਸੀ। ਉਹਨਾ ਨੇ ਆਪਣੀ ਪਤਨੀ ਨਾਲ ਸਲਾਹ ਕੀਤੀ ਤੇ ਬੀਬੀ ਭਾਨੀ ਦਾ ਸਾਹਿਬ-ਵਿਆਹ ਅਤੇ ਉਸ ਜੇਠਾ ਨਾਲ ਨਾਂ ਦੇ ਗੱਭਰੂ ਨਾਲ ਕਰਨ ਕਰ ਦਿੱਤਾ। ਭਾਈ ਜੇਠਾ ਵੀ ਆਪਣੀ ਅਜਿਹੀ ਅਹ ਗੁਣਵਾਨ ਸ਼ੁਸ਼ੀਲ ਪਤਨੀ ਨੂੰ ਪਾ ਕੇ ਧੰਨ ਹੋ ਗਏ। ਹੁਣ ਭਾਈ ਜੇਠਾ ਜੀ ਅਤੇ ਬੀਬੀ ਭਾਨੀ ਦੋਵੇਂ ਰਲ ਕੇ ਗੁਰੂ ਘਰ ਦੀ ਸੇਵਾ ਕਰਨ ਲੱਗੇ। ਗੁਰੂ ਅਮਰਦਾਸ ਜੀ, ਉਹਨਾ ਦੀ ਸੇਵਾ ਭਾਵਨਾ ਤੋਂ ਸੰਤੁਸ਼ਟ ਸਨ। ਉਹਨਾ ਨੇ, ਉਹਨਾ ਨੂੰ ਆਪਣੀ ਗੁਰਗੱਦੀ ਦਾ ਵਾਰਿਸ ਚਾਹੀਦਾ ਸੀ। ਭਾਈ ਜੇਠਾ ਜੀ ਭਾਵੇਂ ਗੁਣਾਂ ਨਾਲ ਭਰਪੂਰ ਸਨ। ਫੇਰ ਵੀ ਗੁਰੂ ਜੀ ਨੇ ਉਹਨਾ ਦੀ ਕਿਸੇ ਨਾ ਕਿਸੇ ਤਰ੍ਹਾਂ ਪ੍ਰੀਖਿਆ ਲੈਂਦੇ ਰਹੇ। ਖੜ੍ਹੇ, ਥੜ੍ਹੇ ਬਣਾਉਣ ਦਾ ਬੜਾ ਰਿਵਾਜ਼ ਸੀ। ਗੁਰੂ ਜੀ ਨੇ ਇੱਕ ਦਿਨ ਭਾਈ ਜੇਠਾ ਜੀ ਨੂੰ ਇੱਕ ਥੜ੍ਹਾ ਬਣਾਉਣ ਲਈ ਕਿਹਾ। ਦੋਵੇਂ ਪਤੀ ਪਤਨੀ

ਗੁਰੂ ਜੀ ਘੁੰਮਦੇ ਘੁੰਮਦੇ ਉੱਥੇ ਆਏ। ਉਹਨਾ ਨੇ ਥੜ੍ਹਾ ਵੇਖਿਆ ਅਤੇ ਕਹਿਣ ਲੱਗੇ, ਭਾਈ ਜੇਠਾ ਬੀਬੀ ਭਾਨੀ ਇਹ ਥੜ੍ਹਾ ਕਿਸਦਾ ਹੈ। ਇਸਨੂੰ ਢਾਅ ਕੇ ਦੁਬਾਰਾ ਬਣਾਉ। ਭਾਈ ਜੇਠਾ ਜੀ ਨੇ ਉਸ ਥੜ੍ਹੇ ਨੂੰ ਢਾਉਣ ਲੱਗਿਆਂ ਇੱਕ ਮਿੰਟ ਨਾ ਲਾਇਆ। ਉਹ ਥੜ੍ਹੇ ਨੂੰ ਨਵੇਂ ਸਿਰੋਂ ਬਣਾਉਣ ਲੱਗੇ ਅਤੇ ਦੋਵੇਂ ਪਤੀ ਪਤਨੀ ਆਪ ਸਿਰ ਤੇ ਮਿੱਟੀ ਇੱਟਾਂ ਢੋਂਅਦੇ। ਆਖਿਰ ਆਖਿਰ ਉਹਨਾ ਦੀ ਮਿਹਨਤ ਸਦਕਾ, ਥੜ੍ਹਾ ਫਿਰ ਤਿਆਰ ਹੋ ਗਿਆ। ਗੁਰੂ ਜੀ ਨੇ ਫਿਰ ਉਸ ਵਿੱਚ ਕੋਈ ਨੁਕਸ ਕੱਢ ਦਿੱਤਾ। ਭਾਈ ਜੇਠਾ ਜੀ ਨੇ ਥੜ੍ਹਾ ਫਿਰ ਢਾਅ ਦਿੱਤਾ ਅਤੇ ਕਹਿੰਦੇ ਕਿ ਅਜਿਹਾ ਚਾਰ ਪੰਜ ਦਫਾ ਹੋਇਆ।

ਥੜ੍ਹਾ ਢਾਅ ਦਿੰਦੇ ਅਤੇ ਫਿਰ ਤੋਂ ਥੜ੍ਹਾ ਬਣਾਉਣ ਲੱਗ ਜਾਂਦੇ। ਇਸ ਤਰ੍ਹਾਂ ਉਹਨਾ ਦੀ ਪ੍ਰੀਖਿਆ ਵਿੱਚ ਪੂਰੇ ਉੱਤਰੇ। ਉਹ ਗੁਰੂ ਜੀ ਦੀ ਪ੍ਰੀਖਿਆ ਵਿੱਚ ਪੂਰੇ ਉੱਤਰੇ। ਗੁਰੂ ਜੀ ਗੁਰਗੱਦੀ, ਭਾਈ ਜੇਠਾ ਜੀ ਨੂੰ ਸੌਂਪ ਦਿੱਤੀ। ਭਾਈ ਜੇਠਾ ਜੀ ਚੌਥੇ ਗੁਰੂ ਸ਼੍ਰੀ ਗੁਰੂ ਅਮਰਦਾਸ ਜੀ ਦੇ ਨਾਂ ਨਾਲ ਪ੍ਰਸਿੱਧ ਹੋਏ। ਬੀਬੀ ਭਾਨੀ ਜੀ ਨੇ ਤਿੰਨ ਪੁੱਤਰਾਂ ਨੂੰ ਜਨਮ ਦਿੱਤਾ। ਸਭ ਤੋਂ ਛੋਟੇ ਸਪੁੱਤਰ ਸ਼੍ਰੀ ਗੁਰੂ ਅਰਜਨ ਦੇਵ ਜੀ ਸਨ। ਪੰਜਵੇਂ ਗੁਰੂ ਨੇ ਨਾਂ ਨਾਲ ਪ੍ਰਸਿੱਧ ਹੋਏ। ਸ਼੍ਰੀ ਗੁਰੂ ਅਮਰਦਾਸ ਜੀ ਨੇ ਆਪਣੇ ਇਸ ਛੋਟੇ ਅਤੇ ਭਾਵ ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਗਾ ਮੋਹਿਤਾ ਦਾਅਵਾ ਦਿੱਤਾ। ਇਹੀ ਵਰਦਾਨ ਆਪ, ਆਪ ਵੀ ਬਹੁਤ ਸਾਰੇ ਅਹ ਦਿੱਤਾ। ਪਾ ਕੇ ਗੁਰੂ ਅਰਜਨ ਦੇਵ ਜੀ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸੰਨ ਸਸਨ ਸੰਪਾਦਕ ਸੰਪ ਸੰਪਾਦਨਾ ਕੀਤੀ। ਉਹਨਾ ਨੇ ਆਪ ਵੀ ਬਹੁਤ ਸਾਰੀਆਂ ਬਾਣੀਆਂ ਰਚੀਆਂ। ਜੋ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। ਇਸ ਤਰ੍ਹਾਂ ਸਿੱਖ ਗੁਰੂ ਵਿੱਚ ਜਿੱਥੇ ਮਾਤਾ ਤ੍ਰਿਪਤਾ, ਮਾਤਾ ਗੁਜ਼ਰੀ ਦਾ ਨਾਂ ਬੜੇ ਮਾਨ ਨਾਲ ਲਿਆ ਜਾਂਦਾ ਹੈ। ਉਸੇ ਜਗ੍ਹਾ ਬੀਬੀ ਭਾਨੀ ਦਾ ਨਾਂ ਵੀ ਬੜੇ ਆਦਰ ਸਤਿਕਾਰ ਨਾਲ ਲਿਆ ਜਾਂਦਾ ਹੈ। ਤਰਨਤਾਰਨ ਵਿੱਚ ਬੀਬੀ ਭਾਨੀ